ਤੁਸੀਂ ਨੀ ਆਉਣਾ ਕਦੇ ਸਾਰੇ ਤਾਂ season ਚ ਹੁਣ ਕਿਹੜੇ time ਆਓਗੇ ਤੁਸੀਂ। ਸਾਰੇ season ਚ ਮੇਰੀ ਮੈਂ ਤੇ daddy ਆ ਜਾਵਾਂਗੇ ਰਹਿਣ ਦਓ ਪਰੇਸਾਨ ਨੀ ਮੈਂ ਕਰਦੀ Courier ਕਰ ਦੇਵਾਂਗੇ ਉਹ ਹੋ ਹੋ

ਆਹੋ ਉਹਨੂੰ ਭੇਜ ਦੇਵਾਂਗੇ ਤੇ courier ਕਰ ਦੇਵਾਂਗੇ।

ਬਸ ਰਹਿਣਦੇ ਤੁਸੀਂ ਕੁਛ ਨਾ ਕਰੋ ਅੱਛਾ ਪਾ ਲਈ ਫਿਰ ਸੂਟ ਪਾ ਲਊਂਗੀ ਮੈਂ ਮਾਸੀ ਨੂੰ phone ਕਰਦੀ ਹਾਂ ਮਾਣੀ ਖੇੜੇ ਵਾਲੀ ਨੂੰ ਹਾਂ ਇਵੇਂ ਹੋ ਸਕਦਾ ਇੱਧਰੋਂ ਪਤਾ ਕੀ ਕਰੀ ਉਹਨੂੰ ਕਹੀਂ ਦੋ ਦਿਨ ਪਹਿਲਾਂ ਸਾਡੇ ਕੋਲ ਆ ਜਾਊਗੀ ਸੂਟ ਲੈ ਕੇ ਤੇ ਅਸੀਂ ਸੀਅ ਦੇਵਾਂਗੇ ਤੇ ਉਹ ਲੈ ਜਾਊਗੀ

ਨਾਲੇ ਬਹਾਨੇ ਨਾਲ ਸਾਡੇ ਕੋਲ ਰਹਿ ਪਊਗੀ ਗੱਲ ਕਰਦੀ ਹਾਂ ਮੈਂ ਉਹਨੂੰ ਕਹਿੰਦੀ ਹਾਂ ਮੈਂ ਤੈਨੂੰ ਪੈਸੇ ਪਾ ਦਿੰਦੀ ਆਂ ਤੇ ਤੂੰ ਮਤਲਬ ਕਿ ਦੋ ਸੂਟ ਸੀਅ ਕੇ ਲੈ ਆਈਂ

ਹਨਾ

ਹਮ ਆਹੋ ਉੱਥੇ ਦੂਸਰਾ ਚੱਲਦਾ ਹੋਊਗਾ online ਕੰਮ ਉਹਨੇ ਓਨੀ ਉਹਨੇ ਤਾਂ ਅਗਾਂਹੋ ਪੈਸੇ ਉਹਨੇ ਤਾਂ ਆਪ ਬੇਚਾਰੀ ਨੇ ਗਾਂਹੋ ਸੂਟ ਲਏ ਆ

ਸੱਚ ਮੈਂ ਆਹ clear ਕਰਕੇ ਲਾਉਨੀ ਆਂ ਚਾਚੂ ਨੂੰ phone ਵੀ ਆਹ ਤਾਂ ਮੇਰੇ ਦਿਮਾਗ ਚ ਹੀ ਨੀ ਆਈ ਗੱਲ। ਕਿਹੜੀ? ਆਹ ਜਿਹੜੀ ਹੁਣ

ਆਹੋ ਤੇ ਸੂਟ ਲਏ ਆਊ

ਨਹੀਂ ਮੇਰੀ ਗੱਲ ਸੁਣ ਤੇਰੇ ਭਾਜੀ ਕਹਿਣ ਤੇ ਤੂੰ ਕਿਹੜਾ ਇੰਗਲੈਂਡ ਚੱਲੀ ਹੈ ਵੀ ਸਾਰਿਆਂ ਨੂੰ ਸੱਦੀ ਜਾਨੀ ਮੈਨੂੰ

ਵੀ ਆਉਣਾ ਹੈ ਵਾਲੀ ਨੇ ਆਹੋ ਬਾਹਲੀ ਗੱਲ ਉਹਨਾਂ ਨੂੰ ਪੈਸੇ ਪਾ ਦੇਈਂ ਤੇ ਉਹ ਲੈ ਆਉਣਗੇ ਮੈਂ ਮਾਸੀ ਨੂੰ ਕਹਿ ਦੇ ਤੇ ਜਾਂ ਫਿਰ ਨਾਨੀ

ਉਹੀ ਆਖਣਡੀ ਹਾਂ ਹਮ

ਲੈ ਕੇ ਆਉਣਗੇ ਆਪੇ ਸਾਡਾ ਤੇ phone ਫਾਨ ਹੀ ਨੀ ਚੁੱਕਦੀ ਤੂੰ। ਪੰਜ ਪੰਜ ਸੌ ਦੇ ਆ ਜਾਣੇ ਹੈ ਨਵਦੀਪ।

ਹਜ਼ਾਰ ਰੁਪਈਆ ਮੇਰੇ ਕੋਲ ਹੈਗਾ

ਅੱਛਾ ਆਉਣ ਅੰਕਲ ਕਿਉਂਕਿ ਮੈਨੂੰ ਪੈਸੇ ਨਹੀਂ ਪਾਉਂਦਾ ਉਹ ਦੋ ਹਜ਼ਾਰ ਹੀ ਪਾਉਣਾ ਸੀ ਉਹਨੇ ਮੈਨੂੰ। ਕੀ ਪਤਾ ਪੁੱਛ ਲੈਂਦੀ ਹਾਂ ਅੰਕਲ ਨੂੰ।

ਹਮ ਕੁਛ ਨੀ ਗਲੀ ਚ ਖਿੜ ਖਿੜ ਹਮ time pass ਕਰਨਡੇ ਜਿਹੜੀ ਘੜੀ ਲੰਘ ਜੇ ਤੇਰਾ ਵੀ ਵੈਲੇ ਮੀਰਾ ਆਲਾ ਹਾਲ ਆ ਗੱਲ ਨਹੀਂ ਕਰਦੀ ਬਹੁਤੀ ਗੱਲ ਹਾਲ ਪਤਾ ਤੈਨੂੰ ਇੱਦਾ ਹੁੰਦੇ ਐ ਜੇ ਤੈਨੂੰ ਕੋਈ ਮੈਂ ਖੁਸ਼ ਐ ਜਿੰਦਗੀ ਚ ਕੋਈ ਵੀ ਨੀ ਖੁਸ਼ ਹੁੰਦਾ ਠੀਕੇ ਕੋਈ ਮਜਬੂਰੀ ਹੁੰਦੀ ਐ

ਉਹ ਨੀ ਗਲ ਹੈਗੀ ਉਹ ਨੀ ਮੈਂ tension ਲੈਦੀ ਉਹ ਨੀ ਮੈਨੂੰ ਕੁਝ ਕਹਿੰਦਾ ਹਮ ਬਾਕੀ ਤਾਂ ਮੈਨੂੰ ਉਹਦੇ ਵਲੋਂ ਕੋਈ ਕਮੀ ਪੇਸ਼ੀ ਨੀ ਕਿ ਉਹ ਨੀ ਮੈਨੂੰ ਕੁਝ ਕਹਿੰਦਾ ਮੈਨੂੰ ਨਾ ਉਹਨੇ ਮਾੜੀ ਕਹਿਣੀ ਨਾ ਚੰਗੀ ਕਹਿਣੀ

ਨਈ ਇਨੇ ਦਿਨ ਹੋਗੇ ਕਹਿੰਦਾ ਨੀ ਆਉਂਦੀ ਨੀ ਤੂੰ ਫੁਨ ਕਰ ਦਿੰਦਾ ਵਾ ਆਈ ਨੀ

ਹਾਂ ਇਹ ਤਾਂ ਗੱਲ ਐ ਇਹ ਤਾ ਗੱਲ ਮੈਂ ਹੱਥ ਅਡਾਦੀ ਨੀ ਡਵਾਉਂਦੀ ਹੁੰਦੀ ਹੱਥ ਮੈਂ ਕਹਿੰਦੀ ਮੇਰੇ ਅੱਗ ਅਡੋ ਹੱਥ ਮੈਂ ਨੀ ਕਿਸੇ ਅੱਗੇ ਹੱਥ ਡਾਉਦਾ ਆਹੋ ਜਦ ਆਪਣਾ ਕਮਾਕੇ ਖਾਣਾ ਫਿਰ ਇਹੋ ਜਿਹੇ ਦਾ ਕੀ ਸਹਾਰਾ ਮੇਰੇ ਵਾਲੀ ਗੱਲ ਤੂੰ ਤਾਂ ਫਿਰ ਮਾੜਾ ਮੋਟਾ ਹੱਥ ਪੈਰ ਮਾਰਦੀ ਹੋਣੀ ਚਲੋ ਹੁਣ ਕੰਮ ਨੀ ਕਰਡੀ ਹੁਣ ਘਰੇ ਬੈਠੀ ਰਹੋ ਮੈਂ ਇੱਕ ਵਾਰ ਨੀ ਉਹਦੇ ਹਥ ਦੀ ਕੰਮ ਖਾਈ ਉਹਨੇ ਵੀ ਨੀ ਕਿਹਾ ਕਿ ਕਿੰਨਾ ਕੁ ਲੈਣਾ ਉਹ ਕੰਮ ਨੀ ਕਰਦਾ ਨਾ ਮੈਂ ਕਹਿੰਦੀ ਲੋੜ ਨੀ ਹੈਗੀ ਕਰੇ ਤਾਂ ਆਪਣੇ ਜੋਗਾ ਕਰਨਾ ਤੂੰ ਕਿਹੜਾ ਮੇਰੇ ਜੋਗਾ ਕਰਨਾ ਆਹੋ ਆਦਤ ਤਾਂ ਬੰਦੇ ਨੂੰ ਹੋਣੀ ਚਾਹੀਦੀ ਕਮਾਉਣ ਦੀ ਮੈਂ ਨੀ ਐਨੀ ਟੈਨਸ਼ਨ ਲੈਂਦੀ ਮੈ ਨੀ ਟ tension ਲੈਂਦੀ ਮੈਂ ਇੱਕ ਗਲ ਕਹੀ ਸੀ ਜਿਦਣ ਮੈਂ ਹੱਥੋੰ ਪੈਰਾ ਰਹਿ ਗਈ ਮੈਂ ਕੁਛ ਖਾ ਕਿ ਮਰ ਜਾਣਾ ਪਰ ਜਿਦਗੀ ਦੀ ਨੀ ਕਟਣੀ ਸਹੀ ਗਲ ਐ ਗੁਲਾਮੀ ਨੀ ਕਟਣੀ ਜਿੰਨਾ ਚੀਰ ਮੇਰੇ ਹਥ ਚਲਦੇ ਮੈਂ ਕੰਮ ਕਰਗੀ ਹਮ ਠੀਕ ਐ ਉਹਦੇ ਬਾਅਦ ਛਤ ਵੀ ਸਾਂਭਲੇ ਨਹੀਂ ਹੁਣ ਵੀ ਮੈਂ ਕਿੰਨਾ ਚਿਰ ਕੰਮ ਕੀਤਾ ਉਹ ਤੋਂ ਬਾਅਦ ਮੈਂ ਵਾਲੀਆਂ ਬਣਾਈਆਂ ਸੀ ਇਹਦੀਆਂ ਵਾਲੀਆਂ ਵੀ ਮੈਂ ਆਪ ਬਣਾਈਆਂ ਵਡੀਆਂ ਬਾਈ ਦਾ ਵਿਆਹ ਵੇਖ ਕੇ ਉਹ ਵੀ ਬਾਰਾ ਤੇਰਾ ਹਜਾਰ ਖਰਚਾ ਆਇਆ ਸੀ ਉਹ ਵੀ ਮੈਂ ਆਪੇ ਕੀਤਾ ਹਾਂ ਜੇ ਇਧਰ ਨੂੰ ਆਵਾ ਤਾਂ ਆਪਣਾ ਖਰਚਾ ਆਪ ਕਰਕੇ ਆਉੰਦੀ ਮੈਂ ਨੀ ਕਿਸੇ ਦੀ ਗੁਲਾਮੀ ਕਟਦੀ ਨਾ ਮੈਂ ਪੇਕਿਆੰ ਦੀ ਕਟਦੀ ਨਾ ਮੈਂ ਸਹੁਰਿਆਂ ਦੀ ਕਰਦੀ ਰਹਿੰਦੀ ਦੋਵਾਂ ਦੇ ਤਲ ਤੇ ਚੜ ਕੇ ਨਾ ਮੈਨੂੰ ਪੇਕੇ ਕਹਿ ਸਕਦੇ ਤੂੰ ਦਸ ਰੁਪਏ ਸਾਡੇ ਤੋਂ ਨਾ ਸਹੁਰੇ ਕਹਿ ਸਕਦੇ ਅੱਜ ਤੂੰ ਸੱਚੀ ਗੱਲ ਮੰਨੇ ਨਾ ਆਪਣੇ ਸਿਰੋ ਮੈਨੂੰ ਵੀ ਕਦੇ ਸੂਟ ਸਾਟ ਮੈ ਦੋ ਸਾਲ ਰਹੀ ਨਾ ਉਹਦੇ ਸਿਰ ਤੇ ਸੁਣ ਇਕ ਸਾਲ ਰਹੀ ਨਾ ਇੱਕ ਸਾਲ ਦੇ ਵਿਚ ਵਿਚ ਉਹਨੇ ਇੱਕ ਸੂਟ ਉਹ ਵੀ ਮੈਨੂੰ ਮਹਿਣਾ ਮਾਰ ਦਿੱਤਾ ਸੀ ਕਹਿੰਦਾ ਮੈਂ ਆਪਣਾ ਤਾਂ ਇੱਕ ਕੱਛਾ ਤੱਕ ਨੀ ਲੀਆ ਤੇ ਤੈਨੂੰ ਮੈਂ ਸੂਟ ਲੈ ਤਾ ਸੂਟ ਰੱਖਿਆ ਜੂਤੀ ਸਮੇਤ ਜੁਤੀ ਸਮੇਤ ਸੂਟ ਰੱਖਿਆ ਚੂਲੇ ਦੇ ਉਤੇ ਲਾ ਕੇ ਅੱਗ ਕੰਮ ਨਬਿੜਿਆ ਮੈ ਕਿਹਾ ਆ ਲੈ ਫੜ ਜੇ ਤੂੰ ਲੈਕੇ ਤੇ ਤੂਹੇ ਸਾਭ ਹੁਣ ਪਿਹਲੀ ਮੈ ਉਹਨੂੰ ਵੀ ਅੱਗ ਲਾਤੀ ਸੀ ਨਹੀਂ ਪਾਇਆ ਹੁਣ ਹੁਣ ਵਨ ਸਵੰਨੇ ਪਾਈਦੇ ਮੈਂ ਵੀ ਆਪਣੇ ਸਿਰ ਤੇ ਕਰਦੀ ਐ ਮੇਰਾ ਵੀ ਚਲਦਾ ਐ ਥੋੜਾ ਬਹੁਤਾ ਪਾਰਲਰ ਦਾ ਇੱਕ ਦੋ ਮੇਰੇ ਕੋਲ ਗਾਹਕ ਆ ਜਾਂਦੇ ਤਾ ਮੇਰੇ ਪੈਸੇ ਬਣ ਜਾਂਦੇ ਮੈ ਵਗੈਰਾ ਕਰ ਦਿੰਦੇ ਮੈਂ ਅੱਜੇ ਤੱਕ ਮੈ ਆਪਣਾ ਖੜਚਾ ਉਹਦੇ ਕੋਲੋ ਨੀ ਕਰਿਆ ਗਲ ਮੈਨੂੰ ਇਹ ਵੀ ਕਰ ਸਕਦਾ ਮੈਂ ਵੀ ਆਪਣੇ ਸਿਰ ਤੇ ਆਪਣੀਆਂ ਚੀਜਾਂ ਲੈਦੀਆਂ ਮੈਂ ਇਹਦੇ ਸਿਰ ਤੇ ਕੁਝ ਨੀ ਲੈਂਦੀ ਹੁਣ ਨਿੱਕੇ ਦਿਓਰ ਦਾ ਵਿਆਹ ਐ ਅਗਲੇ ਮਹੀਨੇ ਵੀ ਹਾਂ ਤੇ ਮੈਂ ਉਹਨੂੰ ਵੀ ਕਦੀ ਵੀ ਜਾਣਾ ਜੋ ਲੈਣ ਦੇਣ ਬਣਦਾ ਉਹ ਕਰਾਗੇ ਬਸ ਠੀਕੇ ਹਮ ਮੈਨੂੰ ਨੀ ਕੋਈ ਵੀ ਕਹਿੰਦਾ ਕੀ ਖਾਣਾ ਕੀ ਲਿਆਣਾ ਸਾਰਾ ਬਸ ਮੇਰਾ ਆਪਣੇ ਆਪ ਦਾ ਹੁੰਦਾ ਜੇ ਕਿਤੇ ਰੋਟੀ ਖਾਣੀ ਜੀਅ ਕੀਤਾ ਬਾਹਰ ਜਾਣਾ ਵਾ ਤਾਂ ਵੀ ਮੈਂ ਆਪਣਾ ਖਰਚਾ ਕਰਕੇ ਫਿਰ ਖਾਕੇ ਆਣਾ ਮੈ ਉਹ ਵੀ ਨੀ ਕਦੇ ਕਿਹਾ ਹਾ ਮੈ ਆਹ ਚੀਜ ਖਾਣੀ ਲਿਆਓ ਮੈਨੂ੍ੰ ਦਾਓ ਪੈਹੇ ਇਹ ਨੀ ਦੇਵਰ ਮੇਰਾ ਨਾਲ ਗਿਆਵਾ ਜਾ ਹੋਰ ਨਾਲ ਗਿਆਵਾ ਦੇਦੋ ਉਹਨਾ ਨੂੰ ਵੀ ਸਗੋ ਖੋਆ ਕੇ ਲਿਆਉਣਾ ਮਤਲਬ ਮੈਨੂੰ ਕੋਈ ਗਲ ਨੀ ਕਰ ਸਕਦਾ ਗੱਲ ਅਗਲੇ ਨੂੰ ਮੈਂ ਕਰ ਸਕਦੀ ਆਗੀ ਐਨੈ ਪੈਸੇ ਇਥੇ ਵਰਤੇ ਮੈ ਤੁਹਾਡੇ ਤੇ ਪਰ ਮੈਨੂੰ ਨੀ ਕਰ ਸਕਦਾ ਹੋਰ ਵਧੀਆ ਹਾਂ ਇੱਕ ਖਚ ਤੁਰੀ ਫਿਰਦੀ ਮੇਰੇ ਲਾਗੇ ਐ ਨੀ ਪਤਾ ਨੀ ਦਿਨ ਕਿਦਾ ਦੇ ਹੋ ਗਿਆ time ਨੀ ਨਿਕਲਦਾ ਦਿਲ ਨੀ ਲੱਗਣਡਿਆ ਮੇਰਾ ਮੈ ਤੇ ਕਹਿੰਦੀ ਕਿਹੜਾ ਵੇਲਾ ਹੋਵੇ ਬਬੂ ਹੋਣਾ ਜਾਣ ਬੱਬੂ ਹੋਣਾ ਕਰਕੇ ਮੈ ਰੁਕੀ ਹੈਗੀ ਬੱਬੂ ਦੀ ਤਿਆਰੀ ਅਜ ਸ਼ਾਮਾਂ ਦੀ ਤੇ ਹੈਗੀ ਕਲ ਚਲ ਜਾਣਾ ਤੇ ਜੇ ਨਾ ਹੋਇਆ ਮੈਨੂੰ ਥੋੜਾ ਜਾ ਕੰਮ ਏ ਮੇਰਾ ਕੰਮ ਹੋ ਗਿਆ ਇਹ ਕੰਮ ਕਰਕੇ ਤੇ ਮੈ ਵੀ ਅਜ ਸ਼ਾਮੀ ਨਿਕਲੀ ਜਾ ਅੱਜ ਸ਼ਾਮੀ ਨਾ ਨਿਕਲੀ ਮੈ ਵੀ ਸਵੇਰੇ ਨਿਕਲ ਜਾਣਾ ਨਿਕਲ ਜਾਣਾ ਮੇਰਾ ਦਿਲ ਨੀ ਲਗਦਾ ਨੀ ਮੈ ਬੜੀ ਬੱਝ ਰੁਝ ਕੇ ਰਹੀ ਹਜੇ ਤਾ ਮੈਨੂੰ ਬੱਬੂ ਨੀ ਜਾਣਡੇ ਰਿਹਾ ਉਹ ਕਹਿਦਾ ਅਸੀ ਤੇਰੇ ਕਰਕੇ ਰੁਕੇ ਤੇ ਫਿਰ ਅਸੀ ਕਿਹਦੇ ਕਰਕੇ ਰੁਕਣਾ ਮੈਂ ਕਹਿੰਦੀ ਇਹ ਜਾਵੇ ਤਾਂ ਮੈ ਵੀ ਜਾੲਾ ਹਮ ਕੀ ਕਰਨਾ ਜੇ ਕੋਈ ਭੈਣ ਭਰਾ ਇੰਨੀ ਉਮੀਦ ਨਾਲ ਕਹਿਵੇ ਤਾਂ ਚੰਗਾ ਨੀ ਲਗਦਾ ਹਮ ਇਹੀ ਤਾਂ ਹੈ ਹਮ ਇਹ ਤਾਂ ਹੈ ਹਮ ਹਮ ਤੈਨੂੰ ਪਤਾ ਭੈਣ ਭਰਾਵਾਂ ਨਾਲ ਰੋਣਕਾਂ ਹੁੰਦੀਆਂ ਘਰ ਵਿੱਚ ਮੰਮੀ daddy ਹੁਨੀ ਇਥੇ ਇਕੱਲੇ ਰਹਿੰਦੇ ਹੈਗੇ ਅੱਗ ਆਏ ਸੀ ਇਦਾ ਛੇਤੀ ਚਲਗੇ ਸੀ ਇਕੋ ਦਿਨ ਦੇ ਵਿੱਚ ਕਹਿੰਦੇ ਸਾਡਾ ਜੀਅ ਨੀ ਲਗਦਾ ਮੈਂ ਆਈ ਨੀ ਸੀ ਮੈਂ busy ਸੀ ਕੰਮ ਕਰਦੀ ਸੀਗੀ ਤੇ ਮੈ ਨੀ ਸੀ ਸਕਦੀ ਤੇ ਇਹਨਾ ਦਾ ਜੀਅ ਨੀ ਲੱਗਾ ਇੱਕੋਂ ਦਿਨ ਚ ਵਾਪਸੀ ਹੋ ਗਏ ਤੇ ਸੁਖ ਨਾਲ ਕੱਟ ਚਲੇ ਐ ਮਹੀਨਾ ਡੇਢ ਮਹੀਨਾ ਹਮ ਇਨਾਂ ਨੂੰ ਇਹ ਐ ਕਿ school ਪਾ ਦੇਣਾ ਤੇ ਫਿਰ ਜੇ school ਪਾ ਦਿਤਾਂ ਮੁੜ ਆਇਆ ਨੀ ਜਾਣਾ ਸਾਡੇ ਕੋਲ ਫਿਰ ਤਾਂ ਕਰਕੇ ਹੋਰ ਸਣਾ ਤੂੰ

ਚਲ ਅੜੀਏ ਮੈਂ time pass ਹੋਜੂੰਗਾ ਉਦਾ time pass ਨੀ ਹੁੰਦਾ ਅੜੀਏ ਮੈਂ ਇਦਾ ਕਿਸੇ ਨੂੰ ਫੂਨ ਲਾਉਂਦੀ ਕਦੇ ਕਿਸੇ ਨੂੰ ਫੂਨ ਲਾਉਂਦੀ ਮੇਰਾ ਦਿਲ ਨੀ ਲਗਾਦਾ ਕੀ ਕਰਾ ਵਿਹਲੇ ਬੈਠੇ ਸੀ ਮੈ ਚੱਲ ਫੂਨ ਹੀ ਲਾਉਂਦੇ ਗੱਲਬਾਤ ਕੁਛ ਰਾਜੀ ਬਾਜੀ ਪੁਛਦੇ ਹਾਲ ਚਾਲ ਪੁਸ਼ਦੇ ਤੂੰ ਵੀ ਮੇਰੇ ਚੜੇ ਰਹੇ ਰਬ ਦਾ ਨਾਅ ਹਮ ਦੁਖੀ ਬੰਦੇ ਨੂੰ ਦੁਖੀ ਬੰਦਾ ਟਕਰਦਾ ਵੈਸੇ ਇੱਕ ਗਲ ਕਮਾ ਹਮੇਸ਼ਾ ਦੁਖੀ ਬੰਦੇ ਨੂੰ ਦੁਖੀ ਬੰਦਾ ਟੱਕਰਦਾ ਵਾ ਤੇ ਸੁਣਦਾ ਵੀ ਉਹੀ ਬੰਦਾ ਜਿਹੜਾ ਆਪ ਦੁਖੀ ਹੋਵੇ ਆਹੋ ਮੈ ਨੀ ਕਿਸੇ ਨਾਲ ਗਲਬਾਤ ਕਰਦੀ ਜਿਹੜਾ ਮਰਜੀ ਮੇਰੇ ਕੋਲ ਆ ਕੇ ਜਿਹੜਾ ਮਰਜੀ ਕੋਈ ਗੱਲਬਾਤ ਕਰ ਜਾਂਦਾਮੈਂ ਨੀ ਕਿਸੇ ਦੀ ਗਲ ਇਧਰ ਤੋਂ ਉਧਰ ਕੀਤੀ ਸਿਧੀ ਜਿਹੀ ਗਲ ਮੈਂ ਦਸਾ ਕਿਉਂਕਿ ਜੇ ਕਰਦਾ ਤਾਂ ਆਪਣਾ ਭੈਣ ਭਰਾ ਸਮਝ ਕੇ ਕਰਦਾ ਐ ਨਹੀਂ ਤਾਂ ਉਦਾ ਕਿਸੇ ਨਾਲ ਬੋਲਿਆ ਜਾਂਦਾ

ਹੈਂ ਮਾਮੀ ਕੀ ਫਾਇਦਾ ਦੋਹਾਂ ਜੀਆਂ ਦਾ ਚਲੀ ਜਾਂਦਾ ਟਾਈਮ ਪਾਸ ਨਿਕਲੀ ਜਾਂਦਾ ਐ ਹਮ ਪਰ ਨਹੀਂ ਗਲਤ ਗੱਲ ਆ ਕੀ ਕਰਨਾ ਮੈਂ ਤੇਰੀ ਮੈਂ ਤੇਰੀ ਮੈ ਤੇਰੀ ਇਹੇਦੇ ਨਾਲ ਚੰਗਾ ਬੇ ਸ਼ੱਕ ਪਿਆਰ ਕਰਦਾ ਦਿਲੋ ਕਰੋ ਜੇ ਬੰਦਾ ਪਿਛੇ ਹੋ ਜੇੋ ਬੰਦੇ ਨੂੰ ਥੋੜੀ ਜਿਹੀ ਕਦਰ ਹੋ ਜਾਂਦੀ ਕਿ ਮੇਰੇ ਨਾਲ ਇੰਨਾ ਕਰਦੀ ਐ ਪਰ ਤੈਨੂੰ ਇਕ ਗਲ ਕਹਾਵਾ ਜਿਨੇ ਕਦਰ ਨੀ ਕਰਨੀ ਉਹ ਉਪਰ ਚੜ ਕੇ ਰਹਿ ਲੈ ਉਹਨੇ ਕਦਰ ਨਈ ਕਰਨੀ ਬੜਾ ਮੈਂ ਉਹਨੂੰ ਕਹਿ ਕਹਿ ਕੇ ਦੇਖ ਲਿਆ ਮੈ ਇਦਾ ਮੈ ਇਦਾ ਉਹ ਸੋਚਦਾ ਕਿ ਮੇਰੇ ਤੋਂ ਬਿਨਾਂ ਰਹਿ ਨਹੀਂ ਸਕਦੀ ਉਹਨੂੰ ਪਤਾ ਤੂੰ ਜਾਣਾ ਕਿੱਥੇ ਜਾਣਾ ਕਿਥੇ ਆ ਤਾਂ ਹੀ ਅਗਲਾ ਸਿਰ ਤੇ ਚੜਿਆ

ਪਰ ਜਾਏਗੀ ਕਿਹੜੇ ਪਾਸੇ ਨੂੰ ਇਹੀ ਤਾਂ ਮੈਂ ਕਹਿੰਦੀ ਜਾਏਗੀ ਕਿਹੜੇ ਪਾਸੇ ਨੂੰ ਇਹੀ ਕੋਈ ਹੀਲਾ ਵਸੀਲਾ ਕਰ ਲੈਂਦੀ ਐ

ਬੰਦਾ ਠੀਕ ਰਹਿੰਦਾ ਆਪਣੀ ਕਮਾਕੇ ਖਾਂਦਾ ਨਾ ਕਿਸੇ ਦੀ tension ਨਾ ਕੋਈ ਹੋਰ ਠੀਕ ਐ ਹਮ ਚਲ ਠੀਕ ਐ ਹੈਂ ਫਿਰ ਚੰਗਾ ਕਰਦੀ ਆਹੋ ਕਰੂੰਗੀ ਬਾਅਦ ਚ ਚਲ ਠੀਕ ਐ ਹੈਂ ਫਿਰ ਹੈ ਆਹੋ ਕਰੁਗੀ ਕੱਲ ਨੂੰ ਹੈਲੋ ਹੈਲੋ ਹੋਰ ਸੁਣਾਓ ਕੀ ਹਾਲ ਚਾਲ ਠੀਕ-ਠਾਕ ਤੁਸੀਂ ਸੁਣਾਓ। ਬਸ ਵਧੀਆ ਹੋਰ ਸੁਣਾਓ ਬੱਚੇ ਠੀਕ ਆ? ਸਭ ਠੀਕ-ਠਾਕ ਤੁਸੀਂ ਸੁਣਾਓ

ਚਲੋ ਸ਼ੁਕਰ ਆ ਮਹਾਰਾਜ ਦਾ। ਤੁਸੀਂ ਸੁਣਾਓ। ਕਾਜਲ ਹੋਰਾਂ ਦਾ ਦੁਕਾਨ ਦਾ ਕੰਮ ਠੀਕ-ਠਾਕ ਚਲਦਾ ਸਾਰਾ।

ਨਹੀਂ ਇਥੇ ਈ ਆ ਕਾਸ਼ ਵੀ। ਉਹ ਜਿਹੜਾ ਮੁੰਡਾ ਚਲ ਗਿਆ ਸੀ ਉਥੋਂ। ਅਹ ਬੱਬੂ? ਅਹ ਬੱਬੂ ਦਾ ਮੁੰਡਾ ਛੋਟਾ। ਆਪਾਂ ਨੂੰ ਖਬਰ ਈ ਨੀਂ ਆ, ਚਲ ਪਿਆ ਕਿ ਬੱਬੂ ਕੱਲ੍ਹ ਉਹਨੂੰ ਦੇਖਿਆ ਸੀ ਮੈਂ, ਜਿਹੜੇ ਕੱਲ੍ਹ-ਪਰਸੋਂ ਗਏ, ਮੈਂ ਉਨ੍ਹਾਂ ਨੂੰ ਪੁੱਛਿਆ। ਮੈਂ ਕਿਆ ਚਲ ਗਿਆ ਹੋਊ, ਪਿਛਲੀ ਵਾਰ ਚਲ ਗਿਆ ਸੀ, ਗੱਲਾਂ ਬੜੀਆਂ ਕਰਦਾ। ਹਾਂ, ਵੀ ਫਿਰ ਕਰਾਉਣੀ ਸੀ। ਉਹ ਤਾਂ ਪਿਓ ਨੂੰ ਕੱਲ੍ਹ ਦਾ ਕਹਿਣ ਡਿਆ ਸੀ, ਪਾਪਾ ਮੇਰਾ ਦਿਲ ਨੀਂ ਲਗਦਾ, ਤੁਸੀਂ ਆਜੋ। ਹਾਂ ਫਿਰ ਉਹ ਵੀ ਅੱਖਾਂ ਭਰ ਆਈਆਂ, ਵੀ ਮੈਂ ਕਦੇ ਕੱਲਾ ਸੱਦਿਆ ਨੀਂ। ਹੋਰੂੰ ਜਾ ਲੱਗ ਰਿਹਾ ਹੋਣਾ। ਹਾਂ ਤੇ ਉਹ ਚਾਰ ਕੁ ਵਜੇ ਤਿਆਰੀ ਕਰਕੇ ਬਹਿ ਗਿਆ, ਕਹਿੰਦਾ ਮੈਂ ਮੰਮੀ ਹੋ ਆਵਾਂ ਨਾਲੇ ਐਡਮਿਸ਼ਨ ਕਰਾ ਆਊਂ। ਮੈਂ ਕਿਆ ਵੇਖ ਲਾ। ਕਹਿੰਦਾ ਮੈਂ ਸਨਡੇ ਆਜੂੰਗਾ। ਮੈਂ ਕਿਆ ਚਲ ਠੀਕ ਆ। ਫਿਰ ਕੀ ਆ ਬੱਚਿਆ ਦਾ ਹੁੰਦਾ। ਮਤਲਬ ਜੇ ਰਹਿੰਦੇ ਹੋਣ ਬੱਚੇ ਕੱਲੇ, ਫਿਰ ਜਾ ਕੇ ਛੁੱਡੇ ਹੋਣ, ਫਿਰ ਗੱਲ ਹੋਰ ਹੁੰਦੀ ਆ। ਇਹਨੂੰ ਕਦੇ ਛੱਡਿਆ ਈ ਨੀਂ ਕੱਲਾ ਤੇ ਜੇ ਨਾਨਕੇ ਵੀ ਚਲਜੇ ਤੇ ਕਰਨੀ ਗੱਲ, ਫੋਨ ਤੇ ਲੱਗਾ ਈ ਰਹੂਗਾ ਚਲੋ ਪਰਮੇਸ਼ਰ ਬਣਾਈ ਰੱਖੇ। ਦਾਦੇ ਆਪਣੇ ਤੋਂ ਡਰਦਾ ਵਾ, ਹੋਰ ਨੀਂ ਕਿਸੇ ਤੋਂ ਡਰਦਾ। ਬੜਾ

ਉੱਚੀ ਬੋਲਦਾ ਨਾ, ਆਏਂ ਕਰ-ਕਰ ਕੇ, ਉਹ ਡਰ ਜਾਂਦਾ ਵੀ ਪਤਾ ਨੀਂ ਕਿਉਂ ਦਾਦੂ ਡਿਆ ਐਦਾਂ ਮੈਨੂੰ ਬੋਲਣ। ਜੇ ਪਿਆਰ ਨਾਲ ਆਵਾਜ਼ ਮਾਰੋ ਗੇ ਨਾ ਪਿਆਰ ਨਾਲ, ਇਹ ਨਾ ਤੁਹਾਡੇ ਲਾਗੇ, ਖੁਦ ਈ ਆਊਗਾ। ਦੇ ਜਾਣੇ ਆਹੋ ਤੇ ਉਹ ਇਨ੍ਹਾਂ ਦਾ ਤੁਹਾਨੂੰ ਪਤਾ ਈ ਆ, ਉੱਚੀ ਬੋਲਣਾ ਤਾਂ ਇਨ੍ਹਾਂ ਨੇ ਆਹੋ ਇਨ੍ਵਾਂ ਨੂੰ ਵੈਸੇ ਹਾਂ ਹੋਰ, ਬਸ ਵਧੀਆ ਹਮ ਮੈਨੂੰ ਠੀਕ ਆ ਕਿ ਮੈਨੂੰ ਹਾਂਜੀ ਠੀਕ ਆ। ਵਾਹਵਾ ਚਿਰ ਦੀ ਆਈ ਆ ਨਹੀਂ ਪਰ ਪਰਸੋਂ ਆਏ ਸੀ ਦੋਵੇਂ ਜੀਅ

ਕੱਲ ਨਹੀਂ ਪਰਸੋਂ ਅਹ ਕੱਲ ਕਿ ਪਰਸੋਂ ਆਏ ਸੀ। ਕੱਲ-ਕੱਲ ਵੇਖਿਆ ਸੀ। ਬੁਲਾਏ ਸੀ ਦੋਨੇਂ। ਦਵਾਈ ਲੈਣ ਗਏ ਸੀ, ਅੰਬਰਸਰ। ਪਿਛਲੇ ਮਹੀਨੇ ਕੱਲੀ ਰਹਿ ਗੀ ਸੀ। ਹੁਣ ਬੱਚਿਆਂ ਨੂੰ ਚੈਕ ਕਰਾਉਣ ਨੂੰ ਨੂੰ ਲੈ ਕੇ ਆਈ ਸੀ ਨਾਲ, ਵੀ ਚੈਕ ਕਰਾਲੂੰਗੀ। ਅੱਛਾ ਹੁਣ ਠੀਕ-ਠਾਕ ਆ।

ਆਹੋ ਉਹੀ ਪ੍ਰਾਹੁਣੇ ਦੀ ਭੇਜਦੀ ਆਹੋ ਪ੍ਰਾਹੁਣੇ ਦੀ। ਇਹ ਵੀ ਕੀ ਕਰਾਂ ਪ੍ਰਾਰਥਨਾ ਕਰਾਈਆਂ, ਉਦੋਂ ਦੀ ਠੀਕ ਆ।

ਹਾਂ, ਰੱਬ ਦਾ ਧੰਨਵਾਦ।

ਸ਼ੂਗਰ ਵੀ ਆ। ਹਮ ਵੀ ਆ, ਏਦਾਂ ਈ ਹਮ ਆਹੋ ਕੀ ਕਰਨਾ ਜੀ, ਸਰੀਰਾਂ ਦੇ ਨਾਲ ਕਈ ਦੁੱਖ ਆਉਂਦੇ ਜਾਂਦੇ। ਇਨ੍ਹਾਂ ਦੇ ਘਰ ਨਾ, ਜਗਾ ਜੁਗਾ ਦਾ ਚੱਕਰ ਆ ਤੇ ਉਹਦੇ ਕਾਰਨ ਇਨ੍ਹਾਂ ਦੇ ਸਾਰੇ ਈ ਇਦਾਂ ਈ ਰਹਿੰਦੇ ਢਿੱਲੇ। ਹਮ ਹੁਣ ਇਹਦੀ ਮਾਂ ਨੂੰ ਘਰੇ ਘੱਟੋ-ਘੱਟ ਚੌਥਾ-ਪੰਜਵਾਂ ਅਟੈਕ ਹੋਗਿਆ ਦਿਲ ਦਾ। ਹੋਰ ਸਾਰੇ ਰਿਸ਼ਤੇਦਾਰ ਨੂੰ ਖੜ ਗਏ ਆ, ਹਲੇ ਤਿੰਨ ਮਹੀਨੇ ਚਾਰ ਹੋਗੇ ਆ ਤੇ ਹੁਣ ਡਾਕਟਰ ਅਜੇ ਕਰਦਾ ਈ ਨੀ ਪਿਆ ਆਪ੍ਰੇਸ਼ਨ ਹਮ ਆਪ੍ਰੇਸ਼ਨ ਨੂੰ ਆਪ੍ਰੇਸ਼ਨ ਹੋਣਾ ਵਾ, ਪਰ ਡਾਕਟਰ ਹਜੇ ਕਰਦਾ ਆਪ੍ਰੇਸ਼ਨ, ਛੇਕ ਬੜੇ ਹੋ ਗਏ ਆ, ਦਿਲ ਚ ਇਹਦੇ। ਬਲੌਕ ਨਾੜੀਆਂ ਬੜੀਆਂ ਹੋਗੀਆਂ ਨੇ। ਬੇਚਾਰੀ ਕਿੱਦਾਂ ਖਾਂਦੀ ਪੀਂਦੀ ਆ। ਕੁਸ਼ ਵੀ ਨੀਂ, ਬੜਾ ਮਾੜਾ ਹਾਲ ਆ, ਬੇਚਾਰੀ ਦਾ। ਓਦਾਂ ਈ ਛੱਡਿਆ ਵਾ। ਕੱਲ੍ਹ ਖੜੀ ਸੀ, ਤੇ, ਮੈਂ ਮੰਮੀ ਨੂੰ ਲੈ ਕੇ ਗਈ, ਵੀ ਪਤਾ ਨੀਂ ਹੁਣ ਫੇਰ ਹੁਣ ਪਤਾ ਨੀਂ ਕੀ ਦੱਸਣਾ। ਹਾਂ ਤੇ ਜਦ ਪਏ ਹੋਈਏ ਫਿਰ ਤਾਂ ਆਣੇ ਈ ਆ।

ਧਿਆਨ ਜਾ ਰਹਿੰਦਾ ਵੀ ਕਦੋਂ ਠੀਕ ਹੋਵੇ ਤਾਂ ਦਬਾ-ਦਬ ਠੀਕ ਹੋਜੇ ਸਹੀ। ਕੁਸ਼ ਨੀਂ ਜਦੋਂ ਡਾਕਟਰ ਕਰਨ ਈ ਡਿਆ, ਡਾਕਟਰ ਕਹਿੰਦਾ ਵੀ ਵਧੀਆ ਪਈ ਆ। ਅੱਛਾ ਚਲ ਵਧੀਆ ਹੋਰ ਕਿੱਦਾਂ ਕਹਿ-ਸੁਣ ਲੈਨੀ ਆਂ ਫਿਰ ਆਹੋ ਹਮ ਦੇਖੋ ਡਾਕਟਰ ਕਹਿੰਦਾ, ਡਾਕਟਰ ਜਾਂ ਤਾਂ ਕਹਿੰਦਾ ਚੰਡੀਗੜ੍ਹ ਲੈਜੋ। ਹੁਣ ਲੁਧਿਆਣਿਓਂ ਐਡੀ ਦੂਰ ਜਾਣਾ ਮੁਸ਼ਕਿਲ ਆ ਉਹਨੂੰ। ਉਥੇ ਜਿਹੜਾ ਚਲ ਗਿਆ, ਉਥੇ ਫਸ ਗਿਆ। ਮੈਨੂੰ ਪੁੱਛ ਕੇ ਵੇਖ ਕਿੱਦਾਂ ਚੰਡਗੜ੍ਹ ਦੇ ਵਿੱਚ ਲਾਈਨ ਲਗਦੀ। ਆਹੋ ਲੋਕ ਤਾਂ ਪਹਿਲਾਂ ਨਿਕਲਦੇ ਆ ਘਰ ਤੋਂ। ਸਾਰੀ ਦਿਹਾੜੀ ਚ ਵੈਸੇ ਇੱਕ ਟੈਸਟ ਉਹ ਵੀ ਬਹੁਤ ਮੁਸ਼ਕਿਲ ਹੁੰਦਾ ਵਾ। ਮੁੰਡੇ ਨੂੰ ਲਿਜਾਣ ਗੇ ਆਪੇ। ਦੁਨੀਆਂ ਕਿੱਥੋਂ ਲੱਗ ਕੇ ਤੈਨੂੰ ਦੱਸਾਂ ਜਿੱਦਾਂ ਸਾਨੂੰ ਪੈ ਜਾਂਦਾ ਨੀਂ ਉਹ ਮੋੜ ਸੱਤਰ ਦਾ ਸਾਡੇ ਘਰ ਹੋਣ ਬੱਲੇ-ਬੱਲੇ ਹਮ ਤੇ ਉਨ੍ਹਾਂ ਨੇ ਉਹ ਲਾਈਆਂ ਹੁੰਦੀਆਂ, ਐਦਾਂ ਜਿਦਾਂ ਸੀਟਾਂ ਨੂੰ ਰੱਖੀਆਂ ਹੁੰਦੀਆਂ ਵਿੱਚ ਕੁਰਸੀਆਂ ਵਾਲੀਆਂ। ਤੇ ਇਦਾਂ ਬਹਿ-ਬਹਿ ਕੇ ਸਾਰੇ ਇੱਕ-ਇੱਕ ਨਾਲ ਬੇਚਾਰਾ ਫਰੀ ਹੁੰਦਾ ਵਾ, ਜੀਹਦੀ ਲਾਈਨ ਦੇ ਵਿੱਚ ਖਲੋਂਦਾ। ਬੜੀ ਮੁਸ਼ਿਕਲ ਵਾ ਕੱਲ੍ਹ ਨੂੰ ਸਾਡੇ ਬੱਚੇ ਵੀ ਹਮ ਉਥੇ ਨਾ ਕੋਈ ਜਾਵੇ ਚੰਡੀਗੜ੍ਹ ਆਹੋ ਉਥੇ ਰੱਬ ਕਰੇ ਦੁਸ਼ਮਣ ਵੀ ਨਾ ਖੜ੍ਹੇ।

ਤੇ ਦੋ ਜਣੇ ਤਾਂ ਚਾਹੀਦੇ ਈ ਆ। ਨਈਂ ਦੋ-ਦੋ ਭਰਾ ਨੇ ਆਹੋ ਹਾਂ ਇਹ ਤਾਂ ਵੈਸੇ ਵੀ ਬੇਚਾਰਾ ਏਦਾਂ ਈ ਆ ਢਿੱਲਾ, ਇਹਦੇ ਨਾਲ ਆਲਾ ਕਰਦਾ ਹੋਣਾ ਕੁਸ਼।